ਬਸ ਵਧੀਆ ਤੁਸੀਂ ਦੱਸੋ ਜੀ ਬਸ ਵਧੀਆ ਵਧੀਆ ਚੱਲ ਮੈਂ ਕਿਹਾ ਹੋਰ ਨਾ ਸਹੀ ਤਾਂ ਆਹੀਂ ਸਹੀ ਸਹੀ ਗੱਲ ਆ ਊ ਤਾਂ ਗੱਲ ਨੀ ਹੁੰਦੀ ਓਹੀ ਤਾਂ ਗੱਲ ਵੀ ਨਾਲੇ ਉਹ ਕਿਹਾ ਬੋਲਦੇ ਨਾਲੇ ਯਾਰ ਪੈਸਿਆ ਦਾ ਕੁਜ ਪਤਾ ਈ ਨੀ ਲੱਗਦਾ, ਨਾ ਤਨਖਾਹ ਦਾ ਪਤਾ ਲੱਗਦਾ, ਨਾ ਕੁਛ ਦਾ ਤੇ ਖਰਚਾ ਵੀ ਬਹੁਤ ਨਿਕਲਦਾ ਬਹੁਤ ਜਿਆਦਾ ਖਰਚਾ ਐ ਅੜੀਏ ਬਹੁਤ ਜਿਹਦਾ ਕੋਈ ਹਿਸਾਬ ਨੀ ਐ, ਹੁਣ ਲੱਗਣ ਲੱਗਿਆ ਮੈਨੂੰ ਖਰਚਾ ਪਹਿਲੇ ਨੀ ਮੈਨੂੰ ਲੱਗਦਾ, ਤਾ ਹਮ ਹੁਣ ਲੱਗਣ ਲੱਗਿਆ, ਹੁਣ ਤਾਂ ਮੈਨੂੰ ਐ ਲੱਗਦਾ ਸਾਰੀ ਜਿੱਮੇਵਾਰੀ ਮੇਰੇ ਪਈ ਐ ਜਿੱਮੇਵਾਰੀਆਂ ਦਾ ਢੇਰ ਮੇਰੇ ਪਰ ਈ ਲੱਗਦਾ ਪਿਆ ਮੈਨੂੰ ਤਾਂ ਬਾਹਰ ਕਿਉ ਗਏ ਹੋਏ ਨੇ ਦੀਦੀ

ਆ ਉ ਤੁਹਾ ਤੁਹਾਡੇ ਪਿਤਾ ਸ਼੍ਰੀ ਜੀ ਬਾਹਰ ਗਏ ਹੋਏ ਨੇ ਨਾ

ਬਾਰਾਂ ਤੇਰਾਂ ਲੱਖ ਰੁੱਪਈਆ ਕਰਨਾ ਮੁਸ਼ਕਿਲ ਹੈ ਘਰ ਦੇ ਖਰਚੇ ਬਹੁਤ ਐ ਜਿਦਾਂ ਬੋਲਦੇ ਨਾ ਘਰ ਦੀ ਜ਼ਮੀਨ ਜੋ ਜੋ ਹੁੰਦੀ ਐ, ਤਾਂ ਘਰ ਦਾ ਰਾਸ਼ਨ ਪਾਣੀ ਸਭ ਕੁਛ ਘਰ ਦਾ ਹੁੰਦਾ, ਸਾਡਾ ਤਾਂ ਉਹ ਵੀ ਸਾਡਾ ਸਭ ਕੁਛ ਮੈਂ ਕਹਿੰਦੀ ਨਮਕ ਤੱਕ ਦਾ ਸਾਡਾ ਨਾ, ਮੁੱਲ ਆਦਾ ਸਭ ਕੁਛ ਉਹ ਤਾਂ ਮੈਂ ਸਮਜਦੀ ਆ ਦੀਦੀ ਸਭ ਕੁਛ ਸਾਰੇ ਘਰ ਆ ਮਤਲਬ ਹੈਨਾ ਮੈਂ ਈ ਆ ਜਿਹੜੀ ਇੱਥੇ ਆ, ਤੇ ਭਰਾ ਵੀ ਭਰਾ ਅਮਮ ਦੀਦੀ ਕਰਦੇ ਪਏ ਤੇ ਉਹਦੇ ਪੈਸੇ ਨੀ ਮਿਲੇ ਉਹਦੇ ਉਹਨੂੰ

ਤੇਰੀ ਗੱਲ ਹੋਈ ਥੀ ਓਹਨਾ

ਮਾਸੀ ਵੱਡੀ ਦੀਦੀ ਨਾਲ਼ ਨੀ, ਕਿਰਨ ਦੀਦੀ ਨਾਲ, ਅੱਛਾ ਕਿਰਨ ਦੀਦੀ ਨਾਲ਼ ਹੁੰਦੀ, ਐ ਫਿਰ ਠੀਕ ਐ ਮੈਂ ਮੇਰੀ ਭੈਣ ਨਾਲ਼ ਹੋਣ ਲੱਗਪੀ ਤੇਰੀ ਗੱਲ,

ਅੱਛਾ, ਅੱਛਾ ਅੱਛਾ ਹੋਰ, ਤਾਂ ਫਿਰ, ਕਿਆ ਬੋਲਦੇ ਉਹਦਾ ਨਾਮ, ਪੂਰੇ ਸਾਰੇ ਪੈਸੇ ਜਿੰਨੇ ਵੀ ਡੈਡੀ ਦੇ ਪੈਸੇ ਆਉਂਦੇ ਉਹ ਸਾਰੇ ਭਰਾ ਕੋਲ ਚੱਲ ਜਾਂਦੇ, ਉੱਧਰ ਹੁਣਏ ਔਖਾ ਨਾ ਏਹ ਪਹਿਲਾਂ ਪਹਿਲਾਂ ਪਹਿਲੇ ਦੋ ਤਿੰਨ ਮਹੀਨੇ ਤਾਂ ਬਹੁਤ ਔਖਾ ਹੁੰਦਾ, ਹਾਂ ਬਹੁਤ ਜਿਆਦਾ ਮਤਲਬ ਨਾ, ਸਾਰੇ ਮਤਲਬ ਪੈਸੇ ਘਰ ਚ ਨੇ ਉਹਨੂੰ ਚੱਲ ਜਾਣੇ ਭਰਾ ਪਾਸ ਚੱਲ ਜਾਣੇ , ਤੇ , ਜਿਹੜੇ ਮੈਂ ਭੇਜਦੀ ਉਹ ਉਹਦੇ ਵਿੱਚ ਚੱਲ ਜਾਂਦੇ

ਘਰ ਖਰਚਾ ਕੱਢਣਾ, ਦੁੱਧ ਦਾ ਵੀ ਕੱਢਣਾ, ਬਹੁਤ ਜਿਆਦਾ, ਦੁੱਧ ਤਾਂ ਚੱਲ ਸਾਡਾ ਆਪਣਾ ਐ ਨਾ ਉਹ ਮੰਮੀ ਨੇ ਲਗਾਇਆ ਵਾਂ ਐ ਦੁੱਧ,

ਉ ਪਹਿਲਾਂ ਪਹਿਲਾਂ ਔਖਾ ਹੁੰਦਾ ਬਾਅਦ ਮੇ ਪੈਸਾ ਈ ਪੈਸਾ ਐ, ਹਾਂ ਏਹ ਤਾਂ ਹੈ ਬਸ ਜੇ ਘਰ ਵਿੱਚੋਂ ਨਾ ਇੱਕ ਬੰਦਾ ਬਾਹਰ ਗਿਆ ਹੋਵੇ ਨਾ, ਤਾਂ ਪੂਰਾ ਸਬ ਕੁਜ ਸਹੀ ਹੋ ਜਾਂਦਾ ਬਾਅਦ ਮੇ ਦੂਸਰਾ ਵੀ ਜਾ ਸਕਦਾ ਹਾਂ ਏਹ ਤਾਂ ਹੈ ਪਰ ਵਧੀਆ country ਗਿਆ ਵਧੀਆ ਵਧੀਆ ਦੇਸ਼ ਗਿਆ ਹੋਵੇ ਨਾ ਬੰਦਾ ਹਮ ਫਿਰ, ਹੁਣ ਮੇਰੇ ਡੈਡੀ ਗਏ ਹੋਵੇ arab country, ਹਮ ਤਾਂ arab country ਤੇਨੂੰ ਪਤਾ ਈ ਐ ਫਿਰ ਕਿੰਦਾ ਕਰ ਆ ਕੁਛ ਨੀ ਐ ਠੀਕ ਈ ਐ ਉਹ ਤਾਂ , ਠੀਕ ਠੁਕ ਐ ਮਤਲਬ ਹੈਨਾ ਜਿਹੜੇ ਰਿਸ਼ਤੇਦਾਰ ਗਏ ਹੁੰਦੇ ਨੇ ਉਹ ਵੀ ਕਿਸੇ ਕੰਮ ਦੇ ਨੇ ਹੁੰਦੇ, ਜੇ ਬੜੀ ਬੜੀ country ਅ ਬੜੇ ਬੜੇ ਦੇਸ਼ ਚ ਗਏ ਹੁੰਦੇ ਜਿਵੇ ਕਨੇਡਾ ਔਸਟ੍ਰੇਲਿਆ, ਕੁਛ ਨੀ ਕਰਦੇ ਓਥੇ ਸਿਰਫ਼ ਅਵਦਾ ਈ ਦੇਖਦੇ ਆ ਏਹ ਨੀ ਹੈਗਾ ਵੀ ਕਿਸੇ ਦਾ ਭਲਾ ਕਰਦਈਏ ਹਾਂ ਏਹ ਤਾਂ ਹੈ ਅਕਵਿਂਦਰ ਪਰ ਨਾ ਮੈਂ ਤੇਨੂੰ ਸੱਚੀ ਦੱਸਾਂ ਨਾ ਹਮ ਕਹਿੰਦੇ ਹੁੰਦੇ ਕੀ ਬਾਹਰ ਕੋਈ ਗਿਆ ਵਾਂ, ਜੇ ਤਾਂ ਬੰਦਾ ਹੋਵੇ ਨਾ ਪੁਰਾਣਾ set ਹੋਇਆ ਵਾਂ ਫੇਰ ਤਾਂ ਠੀਕ ਐ ਬੰਦਾ ਦੂਜੇ ਨੂੰ ਬੁਲਾ ਸਕਦਾ ਐ

ਉਹ ਤਾਂ ਮੈਂ ਮੰਨਦੀ ਆ but ਜਿਹੜੇ ਕਾਫੀ ਸਮੇ ਦੇ ਓਧਰ ਪੱਕੇ ਈ ਹੋ ਜਾਂਦੇ ਉਹ ਤਾਂ ਬਲਾਂ ਈ ਸਕਦੇ ਆ ਦੀਦੀ ਉਹਨਾਂ ਨੂੰ ਹਾਂ ਏਹ ਤਾਂ ਹੈ ਹਾਂ ਏਹ ਤਾਂ ਹੈ ਜਿਹੜੇ ਬਹੁਤ ਜਿਆਦਾ ਟੈਮ ਦੇ ਪੱਕੇ, ਹੁਣ ਮੇਰੇ ਭਰਾ ਨੂੰ ਵੀ ਏਹੀ ਐ ਕੀ ਹੁਣ ਮੇਰੇ ਭਰਾ ਦਾ ਇੱਕ ਦੋਸਤ ਮਤਲਬ ਮੇਰੇ ਪਾ ਮੇਰੇ ਡੈਡੀ ਆ ਨਾ ਹਮ ਉਹਨਾਂ ਦੇ ਚਾਚੇ ਦੇ ਮੁੰਡੇ ਦਾ ਦੋਸਤ ਐ ਹਮ ਉਹਨੇ ਈ ਮਤਲਬ ਬਾਹਰ ਤੇ ਭੇਜਣਾ visa ਵੁਸਾ ਨਾ

ਹਾਂ ਹੁਣ ਤਾਂ ਸਾਡੇ ਘੱਟ ਪੈਸੇ ਲੱਗਣੇ ਨਹੀਂ ਤਾਂ ਵੀਹ ਪੱਚੀ ਲੱਖ ਰੁਪਿਆ ਲੱਗਏ ਜਾਣਾ ਤਾ ਓਹੀ ਦੱਸ ਬਾਰਾਂ ਸਰ ਜਾਣਾ ਮਤਲਬ ਦਿਖਾਉਣੇ ਵੀ ਪੈਂਦੇ ਆ ਵੀ ਸਾਡਾ ਵੀ account ਦੇ ਵਿੱਚ ਇਨੇ ਪੈਸੇ ਹੈਗੇ ਨੇ ਬੈਂਕ ਦੇ ਵਿੱਚ ਹਾਂ ਓਹ ਵੀ, ਹਾਂ ਓਹ ਵੀ show ਕਰਾਉਣਾ ਪੈਂਦਾ ਨਾ ਹਮ ਸੱਤ ਅੱਠ ਲੱਖ ਰੁਪਿਆ ਉਹਦੇ ਚ show ਕਰਾਉਣਾ ਪੈਨਾ ਖਾਤੇ ਚ ਪੜਾਈ ਦੇ base base ਤੇ ਗਏ ਨੇ ਨਹੀਂ ਕੰਮ ਦੇ base ਤੇ ਜਾਣਾ ਹੁਣ ਤਾਂ ਉਹ, ਕੰਮ ਦੇ base ਤੇ ਈ ਜਾਊਗਾ ਠੀਕ ਐ ਠੀਕ ਆ ਹਮ ਫੇਰ ਤਾਂ ਠੀਕ ਆ ਨਹੀਂ ਤਾਂ ਬੰਦਾ ਜੋਗਾ ਰਹਿ ਜਾਂਦਾ ਉੱਧਰ

ਨੈਨਸੀ ਦਾ ਦੇਖੋ, ਅਗਰ ਕਰ ਜਾਂਦੀ ਐ paper ਕਿਹੜੀ country ਚ ਜਾਂ ਕਿਹੜੇ ਦੇਸ਼ ਮਿਹਨਤ ਕਰਿਆ ਕਰਦੀ ਅਗਲੀ ਬਾਕੀ ਦੀਦੀ ਜੇ ਕਿਸਮ ਕਿਸਮਤ ਵੀ ਹੁੰਦੀ ਐ ਥੋੜੀ ਜਹੀ ਵਾਕਏ ਈ ਕਿਸਮਤ ਐ ਬਾਕੀ ਅਪਣੇ ਤਾਂ ਵੀਰੇ ਆ ਬੜੇ ਬੜੇ actor ਨੇ ਓਹਨਾਂ ਕੋਲ ਪੈਸਾ ਮੁੱਕ, ਖਤਮ ਈ ਨੀ ਹੁੰਦਾ ਆਪਣੇ ਵਰਗੇ ਪੂਛਿ ਈ ਨਾ ਪੈਸੇ ਨੂੰ ਤਰਸਦੇ ਨੇ ਹੋਰ ਨਹੀਂ ਫਿਰ ਮੈਂ ਕਹਿੰਦੀ ਮੇਰੇ ਕੋਲ ਪੈਸੇ ਹੁੰਦੇ ਨਾ ਮੈਂ ਕਿੰਨੇ ਜਣਿਆ ਦੀ ਮੱਦਦ ਕਰਣੀ ਹੀ ਹੈਨਾ ਯਾਰ ਦੂਜੀ ਹੁਣਈ ਸੈਂਟੀ ਵੀ ਨੀ ਬਣਦਾ ਕਿਥੋਂ ਕਰਾਂਗੇ ਏਨੇ ਖਰਚੇ

ਇਨੇ ਕੁ ਨਾਲ਼ ਕੀ ਸਰਦਾ ਐ ਕੁਸ਼ ਨੀ ਬਣਦਾ ਹਾਂ ਏਹ ਤਾਂ ਹੈ

ਚੱਲ ਜਿੰਨਾ ਟੈਮ ਖਾਧਾ ਓਨਾ ਟੈਮ ਠੀਕ ਥਾ ਹੈਨੀ ਹੈਗਾ ਕੁਛ, ਆਹ ਜਦੋਂ ਦਾ ਮਨੇਜਰ ਬਦਲਿਆ ਨਾ ਉਦੋਂ ਦਾ ਤਾਂ ਕੁਸ਼ ਵੀ ਨੀ ਹੈਗਾ

ਏਦਾਂ ਈ ਇਹਨੂੰ ਕੰਮ ਕਰਾਉਣਾ ਨੀ ਆਉਂਦਾ ਏਹ ਸਾਰੀ ਦਿਆੜੀ ਨਾ ਦੂਸਰਿਆਂ ਨੂੰ ਗਾਲਾ ਈ ਕੱਢਦਾ ਰਹਿੰਦਾ ਮਨੇਜਰ ਹਮ ਕੰਮ ਦਾ ਨੀ ਹੈਗਾ ਹਮ ਹੋਰ ਸੁਣਾ ਹੈਂ ਮੈਂ ਕਿਹਾ ਸੰਦਿਆ call ਕਰਦੀ ਐ ਕਿ ਨਹੀਂ ਸੰਦਿਆ ਹਮ ਕਰਦੀ ਐ ਸੰਦਿਆ ਗੱਲ ਉਹਨੂੰ ਕਿਆ ਐ ਮੇਰੀ ਗੱਲ ਨੀ ਹੋਈ ਨਾ ਸੰਦਿਆ ਨਾਲ਼ ਕਰੁਗੀ ਗੱਲ ਹੁਣ ਕਰਲੀ ਨਾ ਗੱਲ phone ਕਰਲੀ ਓਹਨੂੰ, ਆਗੀ ਵੀ ਉਹ ਮੋਹਲੀ ਚ ਈ ਆਗੀ ਵੀ ਉਹ ਹਾਂ ਮੋਹਲੀ ਚ ਆਗੀ ਵੀ ਉਹ ਆਊਗੀ ਨਾ ਮੈਂ ਅਹ ਸਮਾਨ ਚਕਣ ਆਊਗੀ ਇੱਕ ਦਿਨ ਆਊਗੀ ਮਿਲ ਕੇ ਜਾਊਗੀ

ਚੱਲ ਆਜੀ ਹਮ ਹਮ ਬਾਕੀ ਉੱਥੇ ਕਿਸੇ ਨਾਲ਼ ਬਣਦੀ ਨੀ ਹੈਗੀ ਇਨੀ, ਤੁਹਾਡੇ ਨਾਲ਼, ਸੰਦਿਆ ਨਾਲ਼, ਊਸ਼ਾ ਨਾਲ਼ ਆਜੀ ਤੂ, ਜਦ ਮਰਜ਼ੀ ਆਜੀ ਇੱਕ ਦੋ ਦਿਨ ਵਾਸਤੇ ਆਜੀ ਹਾਂ ਹਾਂ ਆਊਗੀ, ਅਗਰ interview ਵੀ ਹੋਗੀ ਇੱਕ ਫੇਰ ਤਾਂ ਫੇਰ ਤਾਂ ਮੈਂ ਦਿਨ ਦਾ ਦਿਨ ਆ ਕੇ ਮੁੜ੍ਜੂਗੀ ਅਗਰ ਨਹੀਂ ਹੋਉਗੀ ਫੇਰ ਰਹਲੂਗੀ

ਹਾਂ ਹਾਂ ਏਦਾਂ ਈ ਆਊਗੀ, ਵੈਸੇ ਮੈਂ ਕਿਹਾ ਸੀਗਾ ਸੁਖੀ ਨੂੰ ਮੈਂ ਕਿਹਾਂ ਅਬਰਸਰ ਚੱਲਦੇ ਆ ਮੱਥਾ ਟੇਕਣ, ਬਹੁਤ ਟੈਮ ਹੋਗਿਆ ਗਿਆ ਨੂੰ ਆਹੋ ਚਲੂਗੇ ਹੈਨਾ

ਅੱਛਾ ਹਮ ਹੋਰ ਦੀਦੀ ਨੂੰ ਜਿੱਥੇ ਕੰਮ ਮਿਲਿਆ ਉੱਥੇ incentive ਵੀ ਆ ਪਤਾ ਨੀ ਅੜੀਏ ਮੇਰੀ ਨੀ ਗੱਲ ਹੁੰਦੀ ਉਹ ਨਾ ਮੈਨੂੰ ਬੁਲਾਉਂਦੀ ਨਾ ਮੈਂ ਉਹਨੂੰ ਬੁਲਾਉਂਦੀ

ਮਿਲੀ ਤੀ ਊਸ਼ਾ ਨੂੰ ਉਹ ਕਹਿੰਦੀ ਮੈਨੂੰ ਊਸ਼ਾ ਦੱਸਿਆ ਕਰਦੀ ਤੀ ਕਹਿੰਦੀ ਮੈਨੂੰ ਮਿਲੀ ਤੀ ਸੰਗੀਤਾ

ਕਹਿੰਦੀ ਏਹ ਯਾਰ ਮੈਨੂੰ ਨੀ ਲਗ਼ਦਾ ਤੇਨੂੰ ਕਿਆ ਲੱਗਦਾ, ਉਹਨੂੰ ਕੁਛ ਵੀ ਨੀ ਆਉਂਦਾ ਤੇਨੂੰ ਲੱਗਦਾ ਐ, ਊ ਬਾਕੀ ਆਪਣੀਆਂ ਫੜਾ ਮਾਰਦੀ ਹੋਣੀ ਉਹ ਤਾਂ, ਨਹੀਂ ਜਿੱਥੇ ਕਾਸ਼ ਵੀਰਾਂ ਲੱਗਿਆ ਹੋਇਆ ਨਾ ਵੀਰਾਂ ਵੀ ਦੱਸ ਰਿਹਾ ਸੀ ਵੀ ਮੇਰੀ salary ਹੈਗੀ ਆ ਆ ਪੰਦਰਾਂ ਕੁ ਸ਼ੈਦ ਹੈਗੀ ਐ ਉਹਨਾਂ ਦੀ ਹਮ ਕਾਹਦੇ ਚ ਐ ਹਾਂ ਅਕਾਸ਼ ਵੀਰੇ ਦੀ ਪਤਾ ਨੀ ਮਾਰ marketing ਦਾ ਕਰਦੇ ਐ ਉਹ

ਮਾਰ marketing ਨੀ ਹੁੰਦੀ ਇੱਕ ਅੱਛਾ ਅੱਛਾ ਚੱਲ ਉਥੇ ਤਾ ਇਨੇ ਪੈਸੇ ਵਿੱਚ ਕੁਛ ਵੀ ਨੀ ਆਉਂਦਾ ਅੜੀਏ ਉਹ ਤਾਂ ਮੈਂ ਪਰ b. a ਵੀ ਤਾਂ ਕਰ ਰਹੇ ਨੇ ਦੀਦੀ ਉਹਨਾਂ ਨੂੰ ਤਾਂ ਆਉਣਾ ਚਾਹੀਦਾ ਸਗੋਂ ਸਿਰ ਮੋਏ ਦਾ ਕੁਛ ਵੀ ਨੀ ਆਉਂਦਾ, ਉਹ ਆਈ ਤੀ ਇਥਾ paper ਪਾਣ ਹੇਠਾਂ room ਤਾਂ ਕੋਲ paper ਪਾਣ ਤਾਂ ਉਹਨੂੰ ਪੰਜਾਬੀ ਦੇ spelling ਵੀ ਨੀ ਆਉਂਦੇ ਹਾਂ ਇੰਨੇ ਕੁ ਤਾਂ ਆਣੇ ਚਾਹੀਦੇ ਆ

ਹੈਂ ਆਉਂਨੇ ਚਾਹੀਦੇ ਇਨੇ ਕੁ ਅੱਖਰ ਲਿਖਣੇ ਤਾਂ ਆਉਣੇ ਚਾਹੀਦੇ ਆ ਹਾਂ ਹੈਨੀ ਆਉਂਦੇ ਉਹਨੂੰ ਆਹ ਤੂੰ ਖੁਦ ਈ ਸੋਚਲੈ ਉਹਨੂੰ ਕਿਆ ਆਉਂਦਾ ਹੋਣਾ

ਦੇਖੋ ਬਾਕੀ ਕਿਆ ਪਤਾ ਹੋ ਵੀ ਸਕਦਾ ਐ ਏਡੀ ਵੱਡੀ ਗੱਲ ਨੀ ਐ english or computer ਬਹੁਤ ਜਰੂਰੀ ਆ ਬਈ english ਬਹੁਤ ਜ਼ਰੂਰੀ ਜਿਹੜੀ ਸਾਨੂੰ ਮੈਨੂੰ ਤਾਂ ਬਿਲਕੁਲ ਨੀ ਈ ਆਉਂਦੀ ਨੀ ਨ null ਐ ਹੋਗੀ ਮੈਂ paytm ਚਲਾ ਕੇ ਨਾ ਖਤਮ ਈ ਹੋਗੀ ਮੈਂ ਤਾਂ

ਹੁਣ ਤਾਂ ਕੁਛ ਨੀ, ਹੁਣ ਤਾਂ ਇੰਟਰਵਿਊਆ ਏਨੀਆ ਔਖੀਆ ਨੇ ਨਾ ਬੰਦੇ ਦਾ ਜੀਣਾ ਹਰਾਮ ਕਰ ਦਿੰਦੇ ਐ ਸਹੀਂ ਐ ਅੜੀਏ ਮੇਰਾ ਮੂਹ ਪੱਕੀ ਜਾਂਦਾ ਪਤਾ ਨੀ ਕਾਹਨੂੰ ਦੱਸ ਦਿਨ ਖਾਓ ਪਾਣੀ ਆਪਾਂ ਨਾ ਪਾਣੀ ਨੀ ਹੈਗਾ ਮੈਂ ਹੁਣ ਜਦੋਂ ਦੀ ਆਈ ਆ ਮੇਰਾ ਨੀ ਪੱਕਿਆ ਮੈਂ ਪਾਣੀ ਜਿਆਦਾ ਪੀਂਦੀ ਆ ਲੱਸੀ ਦਹੀਂ ਖੁੱਲਾ ਖਾਂਦੀ ਆ

ਨਹੀਂ ਮੁੱਲ ਦੁੱਧ ਲਵਾਇਆ ਐ ਹੁਣ ਨੀ ਰੱਖੀਆਂ ਮਜਾ ਮੁਜਾ ਅਸੀਂ

ਏਹ ਤਾਂ ਹੈ ਹੈਂ ਹੋਰ ਸੁਣਾ

ਲੈਟ ਆਗੀ ਇੰਨਵਾਟਰ ਨੀ ਲਗਾਇਆ ਵਾ ਤੁਸੀਂ ਇੰਨਵਾਟਰ ਲੱਗਿਆ ਵਾਂ ਨੀ ਦੀਦੀ ਉਹ ਉਹਦੇ ਉੱਪਰ ਆਲਾ ਜੋ ਹਿੱਸਾ ਹੁੰਦਾ ਨਾ ਉਹ ਬਦਲਣੇ ਆਲਾ ਅੱਛਾ ਕਿੱਦਾਂ ਚਲੋ ਆਪਾਂ ਫੇਰ ਗੱਲ ਕਰਦੇ ਆ

Hello ਸਲਮਾ ਆਈ

ਹਾਂ ਤਾਂ ਕਰਕੇ ਹੈਰੀ ਨੂੰ ਵੀ ਭੇਜ ਦੀਏ ਤੇਰੇ ਕੋਲ ਪੜ੍ਹਨ ਲਈ ਹਮ ਨੇ ਪੜ੍ਹਨਾ ਤਾਂ ਨਹੀਂ ਨੇ ਮੈਨੂੰ ਪੜ੍ਹਾਨਾ ਏ ਹਾਂ ਸਚੀਚੀ ਇਕ ਦਿਨ ਨਾ ਮੈਂ ਓਹਨੂੰ ਇਕ ਦੋ ਲਿਖ ਦਿੱਤਾ ਤੇ ਅੱਜ ਪਤਾ ਕਿ ਕਹਿੰਦਾ ਅਹ ਉਹ ਲਿਖਿਓ ਨਾ ਲਿਖਿਓ ਨਾ ਮੈਂ ਕਿਹਾ ਆਰੀ ਮੇਰੇ ਕੋਲ ਵੀ ਮੈਂ ਕਿਹਾ ਉਹ ਕਰ ਅਹ ਸਿਖਾ ਕਿੱਦਾਂ ਲਿਖਦੇ ਆ ਹਾਂ ਮਾਸੀ ਜੇ ਕਾਮ ਕਰਤਾ ਹੂੰ ਮੈਂ ਮੈਂ ਕਿਹਾ ਅੱਛਾ ਚਲ ਸੁਣਾ ਮੇਰਾ ਮੈਂ ਓਹਦਾ ਹੱਥ ਫੜਿਆ ਮਤਲਬ ਪੇਂ ਫੜਿਆ ਇਹਨੇ ਨੀਚੇ ਵੱਲ ਮੈਂ ਉਪਰੋਂ ਫੜਿਆ ਕਹਿੰਦਾ ਮੈਂ ਕਿਹਾ ਚੱਲ ਚਲਾ ਮੇਰੇ ਕੋ ਨਹੀਂ ਆਂਦਾ ਹਣਾ ਕਹਿੰਦਾ ਅੱਛਾ ਤੇ ਫੇਰ ਨਾ ਬਾਹਲਾ ਸੋਹਣਾ ਪੇਨ ਫੜਿਆ ਉੱਦਾ ਓਹਨੇ ਖੁਸ਼ਬੂ ਤੇ ਕਹਿੰਦਾ ਇੱਦਾ ਇੱਦਾ ਇੱਦਾ ਇੱਦਾ ਵਾ ਇਕ ਲਖੀਰ ਇੱਦਾ ਵਾ ਲਾਣੀ ਆ ਦੂਜੀ ਇੱਦਾ ਲਾਣੀ ਆ ਫੇਰ ਇਕ ਬਣ ਜਾਣਾ ਇੱਦਾ ਕਰਕੇ ਤੇ ਇਹਨੂੰ ਘੁਮਾ ਦੇਣਾ ਏ ਫੇਰ ਇਹਨੂੰ ਇੱਕ ਕਰ ਦੇਣੇ ਨਾਲ touch ਫੇਰ ਇੱਦਾ ਕਰਕੇ ਇਧਰ ਨੂੰ ਲਕੀਰ ਖਿੱਚ ਦੇਣੀ ਫੇਰ ਦੋ ਬਣ ਗਏ ਇੱਦਾ ਬੜਾ ਸੋਹਣਾ ਸਮਝਾਇਆ ਇਕ ਦਿਨ ਇਕ ਇਕ ਪੇਪਰ ਮੈਂ ਕਰਵਾਇਆ ਓਹਨੂੰ ਹਣਾ page ਤੇ ਦੂਸਰਾ page ਓਹਨੇ ਕਰਵਾਇਆ ਮੈਨੂੰ ਅਬ ਆਪ ਮੇਰਾ ਹੱਥ ਛੋੜ ਦੋ ਅਬ ਮੈਂ ਖੁਦ

ਹਾਂ ਇਹਨੂੰ ਤੂੰ ਪੁੱਛ ਲਈ english ਚ ਕੁਛ ਵੀ ਪੁੱਛੇਗੀ ਨਾ ਅੰਗਰੇਜ਼ੀ ਵਿਚ ਵੀ ਆਹ ਕਿ ਆ ਤੇ ਆਹ ਕਿ ਆ ਹੱਥ ਹੱਥ ਨੂੰ ਕਿ ਕਹਿੰਦੇ ਆ ਇੱਦਾ ਉਦਾ ਹਣਾ ਤੂੰ ਅੰਗਰੇਜ਼ੀ ਚ ਬੋਲੇਂਗੀ ਇਹਨੇ ਪੰਜਾਬੀ ਚ ਤੈਨੂੰ ਦਸਣਾ ਵੀ ਐਥੇ ਆ ਮੇਰਾ ਆਹ ਵਾਲਾ ਸ਼ਰੀਰ ਦਾ ਅੰਗ ਇਹ ਆ ਆਹ ਵਾਲਾ ਇਹ ਆ

ਨਹੀਂ ਵਧੀਆ ਗੱਲ ਆ

ਫੇਰ ਇਦਾ ਇਦਾ ਸੁਨ ਇਹ ਇਕ ਦਿਨ ਪੱਤੇ ਦੀ ਕੁੜੀ ਲੈ ਆਏ ਨਾ ਤੇ ਪੱਤੇ ਦੀ ਕੁੜੀ ਦੁੱਧ ਪੀਣ ਢਈ ਅਹ ਰੋਣ ਲੱਗ ਪਈ ਤੇ ਉਹ ਓਹਦੀ ਮਾਂ ਓਹਦੇ ਲਈ ਦੁੱਧ ਦੀ ਬੋਤਲ ਲੈ ਆਈ ਹਣਾ ਤੇ ਕਹਿੰਦਾ ਕਿਸੇ ਨੇ ਨਹੀਂ ਕਿਹਾ ਅਗਲਾ speech ਦੇਣ ਢਆ ਸੀ ਪੂਰੀ ਅੱਕ ਕੇ ਪ੍ਰਵਚਨ ਦੇਣ ਲੱਗ ਪਿਆ ਕਹਿੰਦਾ ਆ ਅਹ ਹਮਾਰੇ ਘਰ ਕਾਕਾ ਆਇਆ ਸੀ ਤੇ ਕਾਕਾ ਕਹਿੰਦਾ ਕਾਕੇ ਨੂੰ ਭੁੱਖ ਲੱਗ ਗਈ ਤੇ ਕਾਕੇ ਕਾਕੇ ਕੋ ਭੁੱਖ ਲੱਗ ਗਈ ਹੈ ਔਰ ਇਹ ਜੇ ਮੰਮੀ ਕਾ ਦੁੱਧ ਨਹੀਂ ਪੀਂਦਾ ਤੇ ਇਸਕੋ ਨਾ ਕਹਿੰਦਾ ਬੋਤਲ ਵਾਲਾ ਦੁੱਧ ਦੇ ਦੇ ਦੇਖ ਕਿਸੇ ਨੇ ਕਿਹਾ ਇੰਨਾ ਅੱਜ ਰਿਆ ਦੀਦੀ ਨਾਲ ਆਇਆ ਨਾ ਮੈਂ ਕਿਹਾ ਅਰੇ bye ਕਹਿੰਦਾ bye ਫੇਰ flying kiss ਕਰਕੇ ਗਿਆ

ਅੱਛਾ ਫੇਰ ਕਿ ਕਹਿੰਦਾ ਆਊਂਗਾ ਮੈਂ ਸ਼ਾਮ ਕੋ ਆਊਂਗਾ ਬਾਅਦ ਮੈਂ ਲੈਕੇ ਆਊਂਗਾ ਅਬ ਮੈਂ ਮੰਮਾ ਕੋ ਢੂੰਢਣੇ ਜਾ ਰਹਾ ਹੂੰ ਕਹਿੰਦਾ

ਬੜਾ ਖਰਾਬ ਹੋ ਗਿਆ ਸਵੇਰ ਦਾ ਉਹ ਆਈ ਸੀ ਉਹ ਰਿੰਕੂ ਦੀ ਭੈਣ ਨਹੀਂ ਜਿਹੜੀ ਬਾਵੇ ਦੀ ਕੁੜੀ ਹਾਂ ਹਾਂ ਪਿਚੁ ਉਹ ਆ ਪਿਚੁ ਆਈ ਤੇ ਪਿਚੁ ਨੇ ਰੰਗ ਲਗਾਇਆ ਬਾਲਾਂ ਨੂੰ ਹਣਾ ਉਹ ਲਗਵਾਉਣ ਢਈ ਸੀਗੀ ਤੇ ਭਾਜੀ ਤੇ ਜੈਸਮੀਨ ਲਗਵਾਉਣ ਢਏ ਸੀ ਦੋਨੋ ਜਣੇ ਜੈਸਮੀਨ ਹੇਲ ਉਹ ਬਣੀ ਸੀਗੀ ਮਦਦਗਾਰ ਓਹਦੀ

ਕਹਿੰਦਾ ਹਾਂ ਹੈ ਪਰ ਸ਼ਰਮ ਆਂਦੀ ਆ ਮੈਨੂੰ ਮੈਂ ਕਿਹਾ ਅੱਛਾ ਤੇ ਫੇਰ ਮੈਂ ਕਿਹਾ ਚੱਲ ਠੀਕ ਆ ਤੇ ਮੈਂ ਕਿਹਾ ਗਾਣਾ ਹੀ ਸੁਣਾ ਦੇ ਕੋਈ ਹੈਂ ਕਹਿੰਦਾ ਨਹੀਂ ਮੈਂ ਕਿਹਾ ਫਿਰ ਇਸ ਦੀਦੀ ਕੋ ਬੋਲ ਹੀ ਦੋ ਕਿ ਆਪ ਖੂਬਸੂਰਤ ਹੋ ਕਹਿੰਦਾ ਨਹੀਂ ਉਹ ਵੀ ਨਹੀਂ ਬੋਲਿਆ ਫੇਰ ਪਤਾ ਨਹੀਂ ਕਿਥੋਂ ਗਲੀ ਚ ਗਿਆ ਗਲੀ ਚ ਜਾ ਕੇ ਸਦਾ ਸੁਹਾਗਣ ਦਾ ਫੁਲ ਲੈ ਕੇ ਆ ਗਿਆ ਤੇ ਦੇਣ ਨੂੰ ਦਿਲ ਕਰਨ ਢਆ ਸੀ ਓਹਨੂੰ ਪਿਚੁ ਨੂੰ ਪਰ ਇਹਨੇ ਦਿੱਤਾ ਨਹੀਂ

ਤੇ ਆਕੇ ਤੇ ਮੈਨੂੰ ਦੇਣ ਲੱਗ ਪਿਆ

ਹਮ ਬੜਾ cute ਜਿਹਾ ਬੜਾ ਹੀ ਜਿਆਦਾ cute ਹੈ

ਬੜਾ ਉਹ ਕਰਦਾ ਹੋਣਾ

ਹਾਂ ਇਹ ਹੈ ਹਮ ਪਰਿਹ ਹੈ ਵੀ ਬੜਾ nature wise ਵੀ ਬੜਾ ਬੰਦਾ ਕਹਿੰਦੇ ਕਿ ਹਾਏ ਲਾਗੇ ਹੀ ਆ ਜਾ ਸਾਡੇ ਲਾਗੇ ਹੀ

ਹਾਂ ਇੱਦਾਂ ਸਾਨੂ ਇਹ ਲੱਗਣ ਢਆ ਤਿੰਨ ਚਾਰ ਦਿਨਾਂ ਚ ਚੱਲ ਜਾਣੇ ਹੁਣ ਲਗਦਾ ਕੇ ਆਹਾ ਆਪਾਂ ਕਹਿ ਦੀਨੇ ਕਿੱਦਾਂ ਕੱਢਣਾ ਹਾਂ ਫੇਰ ਤੁਸੀਂ ਆਪਣੇ ਕੰਮ ਉਹ ਆਪਣੇ ਘਰ ਸਾਰੇ bore ਭਾਭੀ ਵੀ bore